ਆਹੋ ਆਗਣਵਾੜੀ ਜਿਹਾ ਖੁੱਲਿਆ ਈ ਓ ਠੀਕ ਆ

ਆਹੋ ਜਗਾ ਵੱਲ ਖੁੱਲਿਆ ਨਿਆਣੇ ਜਹੇ ਆ ਚੱਲ ਜਾਂਦੇ ਈ ਓ

ਰੋਟੀ ਪਾਣੀ ਖਾ ਕੇ ਤੇ ਆ ਜਾਂਦੇ ਈ ਘਰ ਨੂ ਇਹਨਾਂ ਦਾ ਕੰਮ ਆਹੋ ਹੋਰ ਸੁਣਾ ਮੈਕਲ ਦੀ ਹਾਂ ਕਬੂਤਰ ਉਡਾਉਂਦਾ ਰਹਿੰਦਾ ਹੁਣ ਵੀ ਕੋਠੇ ਤੇ ਚੜਿਆ ਈ ਓ

ਇਹਨਾਂ ਨੂ ਕੰਮ ਈ ਇਹੋ ਹੁਣ ਮੈਂ ਹੁਣ ਕੀ ਕਵੇ ਬੰਦਾ ਇਹਨਾਂ ਨੂ ਵੀ ਸਮਜਾਵੇ ਇੱਕ ਵਾਰੀ ਕਹਿਵੇ ਬੰਦਾ ਕਿੰਨੀ ਵਾਰੀ ਕਹੀ ਜਾਵੇ

ਠੀਕ ਹੀਂ ਚਾਹੀਦਾ ਹੋਰ ਸੁਣਾ ਕੋਈ ਗੱਲ ਬਾਤ ਨਵੀਂ ਤਾਜ਼ੀ ਹਾਂ ਬਸ ਵਧੀਆ ਵਧੀਆ ਚਾਹੀਦਾ, ਜਾਂਦੇ ਹੁੰਦੇ ਨਾਉਣ ਹੁਣ? ਹਾਂ ਜਾਂਦੇ ਹੁੰਦੇ ਆਪਾਂ ਠੀਕ ਆ ਠੀਕ ਆ ਹੋਰ ਕੋਈ ਗੱਲ ਬਾਤ ਹਾਂ ਬਸ ਵਧੀਆ, ਤੂੰ ਸੁਣਾ ਵਧੀਆ ਚਾਹੀਦਾ ਹਮ ਹੋਰ ਕੋਈ ਗੱਲ ਬਾਤ

ਹਮ ਹੋਰ ਕੋਈ ਗੱਲ

ਹਾਂ ਵਧੀਆ ਚਾਹੀਦਾ ਉੱਕਣ ਹੀਂ ਵੇਹਲਾ ਬੈਠਾ ਸੀ ਹੁਣ ਮੈਂ ਤੈਨੂ ਦੱਸਿਆ ਵੀ ਮਿੱਠਾ ਪਾਣੀ ਬਣਨ ਡਿਆ ਈ ਓ

ਆਹੋ ਹੁਣ ਵੇਹਲਾ ਈ ਮੈਂ ਵੀ ਵੇਹਲਾ ਈ ਹੁਣ

ਆਹ ਹੁਣ ਮੈਂ ਆਪ ਨਾਉਣ ਲਗਾ ਸੀ ਤੇ ਬੱਤੀ ਆ ਗਈ ਐ ਘਰ ਦੀਆ ਬੱਤੀਆ ਬੰਦ ਈ ਜਦੋਂ

ਹਮ ਹੋਰ ਸੁਣਾ ਤੂੰ ਹਾਂ ਬਸ ਵਧੀਆ, ਤੂੰ ਸੁਣਾ ਹੁਣ ਹਾਂ ਵਧੀਆ ਵਾਂ ਠੀਕ ਆ ਹਾਂ ਵਧੀਆ ਹੋਰ ਕੋਈ ਗੱਲ ਬਾਤ ਹਾਂ ਬਸ ਵਧੀਆ ਆਹ ਸਚਿਨ ਦੀ ਬੀਬੀ ਕਹਿੰਦੇ ਪੂਰੀ ਹੋਗੀ ਅੱਛਾ ਅੱਛਾ ਕਿੱਦਣ ਦੀ ਹੋਗੀ ਪੂਰੀ ਗਯਾ ਵਾਂ ਓਹ ਦੋ ਤਿੰਨ ਦਿਨ ਹੋਗੇ ਅੱਛਾ ਅੱਛਾ ਗਾਲਾ ਹੀਂ ਬੜੀਂਆ ਕੱਡਦੀ ਲੋਕਾਂ ਨੂ ਕੀ ਕਰੇ ਕੋਈ

ਆਹੋ ਹੋਰ ਹਾਂ ਬਸ ਵਧੀਆ, ਤੂੰ ਸੁਣਾ ਵਧੀਆ ਵਧੀਆ ਵਾਂ ਹੋਰ ਕੋਈ ਗੱਲ ਬਾਤ ਹਾਂ ਬਸ ਵਧੀਆ, ਤੂੰ ਸੁਣਾ ਹੋਰ

ਹਾਂ ਮੈਂ ਵੀ ਜਾਣਾ ਈ ਓ ਬਟਾਲੇ, ਕੰਮ ਸੀ ਥੋੜਾ ਜਿਹਾ, ਖਾਤਾ ਖੁਲਾਉਣ ਜਾਣਾ ਸੀ ਤੇ ਖਾਤਾ ਖੁੱਲਿਆ ਨੀ

ਹਮ ਪੈਸੇ ਹੁਣ ਮੈਂ ਕਿਹਾ ਪੰਨ ਸੋ ਰੁਪੀਆ ਕਹਿੰਦੇ ਖਾਲਾ ਖਾਤਾ ਖੁੱਲਣਾ

ਨਹੀਂਓ ਜਾਣਾਮੈਂ ਚੱਲਾ ਮੈਂ ਤੇ ਮੈਂ ਕਿਹਾ ਕਰਾ ਕੇ ਹੁਣ ਮੈਂ ਓਹੀ ਤੇ ਪੈਸੇ ਜਮਾ ਕਰਾਉਨੇ ਸੀ ਕੇਆ ਛੱਡੋ ਕਿਤੇ ਪੈਸੇ ਲੱਗਣੇ ਕਿਤੇ ਪੰਜ ਸੋ ਰੁਪਿਆ ਕਿਤੇ ਬੜੀ ਗੱਲ ਆ

ਓਹ ਵੀ ਤੇਰੇ ਖਾਤੇ ਚ ਈ ਆ ਜਾਣੇ ਐ ਪੈਸੇ ਮੁਰ ਕੇ ਆਹੋ ਆਹੋ ਓਹ ਤੇ ਹੈ ਹੁਣ ਫੋਨ ਲਿਆ ਸੀ ਮੈਂ ਨਵਾਂ

ਹਮ ਹੋਰ ਮੈਂ ਲਿਆ ਈ ਓ ਪੰਜ ਪੰਜ ਹਜ਼ਾਰ ਦਾ ਅਯਾ ਸੀ ਠੀਕ ਐ ਠੀਕ ਆ ਛੋਟਾ ਈ ਲਿਆ ਫਿਰ second hand ਹਾਂ second hand ਇੱਕ ਓਹਨੂ ਲੈ ਕੇ ਦਿੱਤਾ ਆਪਣੀ ਭੈਣ ਨੂੰ

ਹਮ ਠੀਕ ਆ ਹੋਰ ਹਾਂ ਬਸ ਵਧੀਆ ਵਧੀਆ ਈ ਚਾਹੀਦਾ ਹੋਰ ਸੁਣਾ ਤੂੰ ਹਾਂ ਬਸ ਵਧੀਆ ਹਾਂ ਠੀਕ ਠਾਕ

ਠੀਕ ਐ ਠੀਕ ਐ ਅੱਖਾਂ ਦੀ ਨਜ਼ਰ ਨਾ ਘਟਾ ਲੀਓ ਨਹੀਂ ਨਹੀਂ ਤੂ ਸੁਣਾ ਹੁਣ ਠੀਕ ਆ ਠੀਕ ਆ ਬੁਖਾਰ ਜਿਹਾ ਚੜਿਆ ਈ ਓ

ਠੀਕ ਆ ਦਵਾਈ ਦਵਊਈ ਲਿਆਉਂਦੀ ਫਿਰ ਆਹੋ ਦਵਾਈ ਤੇ ਲੈ ਆਦੀ ਆ ਹਮ ਹਾਂ ਵਧੀਆ ਵਾਂ ਹੁਣ ਮੈਂ ਪਾਣੀ ਪੀਣਾ ਈ ਬਸ ਜਾ ਕੇ ਠੀਕ ਆ ਪਾਣੀ ਤੇ ਤੇਰਾ ਬਣ ਗਿਆ ਹੋਣਾ ਬਣ ਗਿਆ ਪਾਣੀ ਹੁਣ ਕਿ ਮੰਮੀ ਆਵਾਜ਼ ਦੇਂਦੀ ਐ ਵੇ ਪੀਲਾ ਮੈਂ ਜਾਣ ਕੇ ਪੀਨਾ ਵਾਂ

ਹਾਂ ਬਸ ਵਧੀਆ ਹਾਂ ਵਧੀਆ ਈ ਚਾਹੀਦਾ ਵਾਂ ਅੱਛਾ ਚੱਲ ਫਿਰ ਮੈਂ ਪਾਣੀ ਪੀ ਕੇ ਕਰਦਾ ਵਾਂ ਚੱਲ ਠੀਕ ਐ ਫਿਰ ਚੰਗਾ ਮੈਂ ਵੀ ਜਾਣਾ ਕਿਤੇ ਕਰ ਸਤਿ ਸ਼੍ਰੀ ਅਕਾਲ ਜੀ ਮੈਂ ਕਰਨਵੀਰ ਸਿੰਘ ਮੁਹਾਲੀ ਪਿੰਡ ਤੋਂ ਗੱਲ ਕਰ ਰਿਹਾ ਹਾਂ। ਕਿ ਮੈਂ ਅੱਜ ਤੁਹਾਨੂੰ ਗੁਰੂ ਜੀ, ਗੁਰੂ ਨਾਨਕ ਦੇਵ ਜੀ ਬਾਰੇ ਕੁੱਝ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਜੀ ਹੀ ਸਾਡੇ ਤੋਂ ਪੰਜਾਬ ਵਿੱਚ ਕਿਵੇਂ ਲੰਗਰ ਦੀ ਪ੍ਰਥਾ ਚਲਾਈ ਸੀ, ਕਿ ਜੋ ਅੱਜ ਤੱਕ ਅਸੀਂ ਲੰਗਰ ਖਾਂਦੇ ਆਂਦੇ ਹਾਂ ਅਤੇ ਗੁਰੂ ਜੀ ਨੇ ਕਿੰਨੀ ਕੁਰਬਾਨੀ ਦਿੱਤੀ ਹੈ। ਪੰਜਾਬ ਵਾਸਤੇ ਕਿ ਕਿਵੇਂ ਹੀ ਦੱਸਿਆ ਜਾਂਦਾ ਹਾਂ ਆਉ ਸੁਣੀਏ, ਕੀ ਕਿਹਾ ਹੈ, ਗੁਰੂ ਨਾਨਕ ਦੇਵ ਜੀ ਨੇ, ਆਖਦੇ ਹਾਂ ਕਿ ਜਦੋਂ ਆਪਾਂ ਬਾਬਾ ਜੀ ਦਾ ਘੜਾ ਭਰਾ ਜਾਦਾ, ਪਾਪਾਂ ਦਾ ਘੜਾ ਘੜਾ ਭਰ ਜਾਂਦਾ ਹੈ ਤਾਂ ਕੋਈ ਵੀ ਦੇਵੀ ਦੇਵਤਾ ਸਾਡੇ ਨੇੜੇ ਜਦੋਂ ਅਸੀਂ ਧਿਆਂਦੇ ਹਾਂ ਜਦੋਂ ਸੜ ਭੁਜ ਰਹੀ ਹੈ ਲੁਕਾਈ ਅਤੇ ਪਾਰ ਉਤਾਰਾ ਕਰਦੀ ਹੈ ਤਾਂ ਠੀਕ ਇਸੇ ਤਰ੍ਹਾਂ ਹੀ ਸਾਨੂੰ ਇਸ ਸਮਾਂ ਸੀ ਜਦ ਗੁਰੂ ਨਾਨਕ ਦੇਵ ਜੀ ਲਾਏ ਹਨ ਸਾਨੂੰ ਮਾਲਕ ਭਾਗ ਦੇ ਦੁਂਨੀ ਚੰਦ ਵਰਗੇ ਪੰਜਵੀਤੀ ਲੋਕਾਂ ਵਰਗੇ ਗਰੀਬਾਂ ਦਾ ਖੂਨ ਚੂਸ ਚੂਸ ਕੇ ਆਪਣਾ ਢਿੱਡ ਭਰ ਰਹੇ ਹਨ। ਗਰੀਬਾਂ ਦਾ ਖੂਨ ਚੂਸ ਚੂਸ ਕੇ ਆਪਣਾ ਢਿੱਡ ਭਰਦੇ ਹਨ ਅਤੇ ਦਾ ਮੁਕੱਦਮਾਂ ਕੱਢ ਕੇ ਬਣ ਚੁੱਕੇ ਸਨ। ਉਸ ਕਸਾਈ ਬਣ ਕੇ ਕਲਕਾਤੀ ਦੁਆਰਾ ਜਨਤਾ ਦੇ ਗਲ ਕੱਟ ਰਹੇ ਹਨ। ਗੁਰੂ ਨਾਨਕ ਦੇਵ ਜੀ ਦਾ ਜਨਮ ਚੋਦਾਂ ਸੌ ਉਨੱਤਰ ਈਸਵੀ ਨੂੰ ਰਾਏ ਭੋਏ ਰਾਏਪੁਰ ਤਲਵੰਡੀ ਵਿਖੇ ਹੋਇਆ ਸੀ ਅਤੇ ਗੁਰੂ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ। ਘਰ ਮਾਤਾ ਜੀ ਦੇ ਤ੍ਰਿਪਤਾ ਅਹ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਕੁੱਖੋ ਹੋਇਆ। ਆਪ ਜੀ ਦੇ ਜਨਮ ਵਰਤਣ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾ ਦਾ ਕੀਤਾ ਹੈ ਕਿ ਸਤਿਗੁਰੂ ਨਾਨਕ ਪ੍ਰਗਟਿਆ ਧੁੁੰਦ ਧੁੰਦ ਜਗ ਚਾਨਣ ਹੋਆ। ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰ ਧਰੋਆ। ਬਚਪਨ ਤੋਂ ਹੀ ਆਪ ਦੇ ਵਿਚਾਰਸ਼ੀਲ ਸੁਭਾਅ ਦੇ ਮਾਲਿਕ ਸਨ ਇਸ ਜੀ ਤਾਂ ਪੰਜ ਸਾਲ ਦੀ ਉਮਰ ਵਿਚ ਹੀ ਪੜ੍ਹਨੇ ਪੈ ਗਏ ਹਨ ਅਤੇ ਵਿੱਚ ਮੌਲਵੀ ਸਭ ਤੇ ਹੈਰਾਨ ਕਰ ਦੇਣ ਵਾਲੇ ਪ੍ਰਸ਼ਨ-ਉੱਤਰ ਕੀਤੇ, ਜਿਸਦਾ ਆਪਦਾ ਸਕੂਲ ਜਾਣਾ ਛੱਡ ਦਿੱਤਾ ਸੀ। ਆਪ ਦਾ ਪਿਤਾ ਮਹਿਤਾ ਕਾਲੂ ਆਪ ਦਿਆਂ ਰੱਬੀਆਂ ਰੰਗਾਂ ਤੋਂ ਜਾਣੂੰ ਅਹ ਜਾਣੂੰ ਨਹੀਂ ਸਨ । ਆਪ ਮਾਪਿਆਂ ਵਾਂਗ ਆਪਣੇ ਪੁੱਤਰ ਨੂੰ ਵੀ ਜੀਵਨ ਵਿਚ ਸਫਲ ਤੇ ਕਮਾਉਣ ਬਣਾਉਣ ਚਾਹੁੰਦੇ ਸਨ । ਇਸ ਕਰਕੇ ਹੀ ਉਨਾਂ ਦਾ ਵੀਹ ਰੁਪਏ ਦੇ ਸੱਚਾ ਸੌਦਾ ਕਰਨ ਲਈ ਭੇਜਿਆ ਸੀ। ਸ਼ਾਇਦ ਵਪਾਰ ਵਿਚ ਆਪ ਦਾ ਦਿਲ ਲੱਗ ਗਿਆ। ਲੱਗ ਜਾਵੇ। ਆਪ, ਪਿੰਡੋ ਬਾਹਰ ਬੈਠੇ ਸਾਧੂਆਂ ਨੂੰ ਉਹਨਾਂ ਦੇ ਰੁਪਏ ਦੀਆਂ ਦਾ ਉੇਹਨਾ ਨੇ ਭੋਜਨ ਖੁਆ ਦਿੱਤਾ ਸੀ ਪਿਤਾ ਜੀ ਦੇ ਆਉਂਦੇ ਨਾਰਜ਼ ਹੋੲ ਨਾਰਾਜ਼ ਹੋਏ, ਪਰ ਗੁਰੂ ਨਾਨਕ ਦੇਵ ਜੀ ਉੱਤੇ ਕੋਈ ਅਸਰ ਨਹੀਂ ਹੋਇਆ ਆਪ ਨੂੰ ਦੁਨਿਆਵੀ ਕੰਮ ਵਿਚ ਪਾਉਣ ਵਿੱਚ ਪਿਤਾ ਪਿਤਾ ਕਾਲੂ ਜੀ ਨੇ ਆਪ ਦੇ ਵਿਆਹ ਕਰ ਦਿੱਤਾ। ਆਪ ਦੇ ਘਰ ਦੇ ਪੁੱਤਰਾਂ ਨੇ ਜਨਮ ਲਿਆ ਪਰ ਆਪ ਜੀ ਦੇ ਸ਼ਾਦੀ ਵੀ ਹਾਲ ਨਾ ਬਣ ਸਕੀ। ਮਹਿਤਾ ਕਾਲੂ ਜੀ ਦੇ ਅੰਤ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਬੀਬੀ ਨਾਨਕੀ ਪਾਸ ਸੁਲਤਾਨ ਸੁਲਤਾਨਪੁਰ ਲੋਧੀ ਭੇਜ ਦਿੱਤਾ ਬੀਬੀ ਨਾਨਕੀ ਆਪਣਾ ਭਰਾ ਦੀਆਂ ਰੱਬੀ ਰੰਗਾਂ ਤੋਂ ਜਾਣੂ ਸੀ। ਆਪ ਜੀ ਦੇ ਸੁਲਤਾਨਪੁਰ ਵਿਚ ਨਵਾਬ ਵਿੱਚ ਮੋਦੀ-ਖਾਨੇ ਵਿੱਚ ਨੌਕਰੀ ਲੱਗ ਗਈ ਕਮਾਈ ਦਾ ਬਹੁਤ ਹਿੱਸਾ ਸਾਧੂਆਂ-ਸੰਤਾਂ, ਗਰੀਬਾਂ ਤੇ ਲੋੜਵੰਦਾਂ ਵਿਚ ਵੰਡ ਦਿੰਦੇ ਸੁਲਤਾਨ ਲੋਧੀ ਵਿਚ ਇਹਨਾ ਨੇ ਦਿਨ ਵਿੱਚ ਬੇਈਂ ਨਦੀ ਵਿਚ ਇਸ਼ਨਾਨ ਕਰਕੇ

ਚਾਰ ਉਦਾਸੀਆਂ ਪਿਛੋਂ ਆਪ ਨੇ ਕਰਤਾਰਪੁਰ ਜ਼ਿਲਾ ਗੁਰਦਾਸਪੁਰ ਵਿੱਚ ਗੁਰਦਾਸਪੁਰ ਵਿਖੇ ਰਹਿ ਕੇ ਵਾਹੀ ਕਰਨੀ ਆਰੰਭ ਕੀਤੀ ਸੀ। ਆਪ ਨੇ ਬਹੁਤ ਸਾਰੀ ਬਾਣੀ ਰਚੀ ਹੋਈ ਸੀ, ਪੰਜਾਬੀ ਜਪੁਜੀ ਸਾਹਿਬ, ਬਾਰਾਂ ਮਾਹ, ਸਿੱਧ ਗੋਸ਼ਟ ਵਿੱਚ ਆਸਾ ਦੀ ਵਾਰ ਵਿੱਚ ਦੀਆਂ ਪ੍ਰਸਿੱਧ ਰਚਨਾਵਾਂ ਹਨ । ਆਪ ਦੀ ਸਾਰੀ ਬਾਣੀ ਵਿੱਚ ਗੁਰੂ ਗੰਥ ਸਾਹਿਬ ਜੀ ਦਾ ਦਰਸ਼ਨ ਹੈ। ਆਪ ਦੀ ਸਿੱਖਿਆ ਬੜੀਆਂ ਸਰਲ ਤੇ ਸਿੱਧੀ ਸਾਦੀ ਸੀ ਆਪ ਨੇ ਨਾਮ ਜੱਪਣ ਤੇ ਕਾਮ, ਕਰੋਧ, ਲਾਭ, ਮੋਹ ਤੋਂ ਹੰਕਾਰ ਮਾਰਨ ਦੀ ਸਿੱਖਿਆ ਦਿੱਤੀ ਸੀ। ਉਨਾਂ ਨੇ ਦਸਾਂ ਦੱਸਿਆ ਨਹੁੰਆਂ ਦੀਆਂ ਦਸ ਨਹੁੰਆਂ ਦੀਆਂ ਕਿਰਤ ਕਮਾਈ ਕਰਕੇ ਖਾਉ। ਆਪ ਨੇ

ਜਿਤੁ ਜੰਮੇ ਰਾਜਾਨ । ਭੁੱਲ ਭਟਕਿਆਂ ਲੁਕਾਈਆਂ ਨੂੰ ਸਿੱਧੇ ਰਾਹ ਪਾਉਂਦੇ ਹੋਏ ਸੱਤਰ ਸਾਲ ਦੀ ਉਮਰ ਵਿੱਚ ਪੰਦਰਾਂ ਸੌ ਅਠੱਤੀ ਈਸਵੀ ਵਿੱਚ ਨੂੰ ਜੋਤੀ ਜੋਤ ਸਮਾ ਗਏ। ਇਸ ਤੋਂ ਪਹਿਲਾਂ ਆਪ ਨੇ ਦੀ ਗੱਦੀ, ਗੁਰੂਆਂ ਦੀ ਗੱਦੀ ਭਾਈ ਲਹਿਣ ਜੀ ਨੂੰ ਦਿੱਤੀ ਅਤੇ ਉਹਨਾ ਨੂੰ ਗੁਰੂ ਅੰਗਦ ਦੇਵ ਜੀ ਦਾ ਨਾਂਉਂ ਦਿੱਤਾ। ਆਪ ਦੇ ਜੀਵਨ ਵਿਚੋਂ ਬਹੁਤ ਸਾਰੀਆਂ ਉਗਰਾਹੀਆਂ ਇਸ ਤਰ੍ਹਾਂ ਦੀਆਂ ਮਿਲਦੀਆਂ ਹਨ ਜੋ ਕਿ ਦੱਸ ਦੱਸਦੀਆਂ ਹਨ ਕਿ ਆਪ ਦੇ ਮਨੁੱਖਤਾ ਪਿਆਰੇ ਗੁਰਬਾਂ, ਗੁਰਬਾਂ ਦੇ ਹਮਦਰਦ ਦਾ ਕਿਰਤਾਂ ਅਤੇ ਦੋਸਤ ਅਤੇ ਬਹੁਤ ਹੀ ਖਲ ਦਿਲੇ ਇਨਸਾਨ ਸਨ। ਹੱਥੀਂ ਕਿਰਤਾਂ ਕਰਕੇ ਉਸ ਵਿੱਚੋਂ ਗਰੀਬੀ ਦੀ ਸਹਾਇਤਾ ਕਰਨ ਵਿੱਚ ਉਹਨਾ ਦਾ ਬਹੁਤ ਵਿਸ਼ਵਾਸ ਸੀ। ਇਸ ਲਈ ਆਪ ਨੇ ਆਂਪਣੀ ਉਮਰ ਵਿੱਚ ਅੰਤਲੇ ਸਮੇਂ ਹੱਥੀ ਕਿਰਤ ਹ ਕਿਰਤ ਕਰਦੇ ਰਹੇ ਉਹਨਾ ਦੀ ਚਲਾਈ ਗੁਰਗੱਦੀ ਉੱਤੇ ਪਿੱਛੇ ਦਸ ਗੁਰੂ ਸਾਹਿਬਾਨ ਨੇ ਬਹੁਤ ਦੇਰ ਤਾਈ ਭਾਰਤੀ ਦੇ ਧਾਰਮਿਕ ਤੇ ਸਦਾਚਾਰਕ ਜੀਵਨ ਵਿੱਚ ਅਗਵਾਈ ਕੀਤੀ। ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਬਹੁੁਤ ਪਹਿਲੇ ਗੁਰ ਸਿੱਖਾਂ ਦੇ ਪਹਿਲੇ ਗੁਰੂ ਸੀ ਅਤੇ ਭਾਰਤ ਰਿਸ਼ੀਆਂ, ਮੁਨੀਆਂ, ਗੁਰੂਆਂ, ਸੰਤਾਂ, ਭਗਤਾਂ ਦੀ ਧਰਤੀ ਹੈ। ਇਹਨਾਂ ਮਹਾਂਪੁਰਖਾਂ ਜੀਵਨ ਵਿੱਚ ਮੁਨਾਰੇ ਕੰਮ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਅਜਿਹੇ ਪ੍ਰਮੁੱਖਾਂ ਵਿੱਚੋਂ ਇੱਕ ਹਨ। ਉਹਨਾਂ ਨੂੰ ਸਿੱਖ ਧਰਮ ਦੇ ਮੋਢੀ ਕਰਕੇ ਜਾਣਿਆ ਜਾਂਦਾ ਸੀ।

ਜਨਮ ਅਤੇ ਮਾਤਾ-ਪਿਤਾ, ਗੁਰੂ ਜੀ ਦਾ ਜਨਮ ਛੇ ਸੌ ਉਨੱਤਰ ਈਸਵੀ ਰਾਇ ਪੁਰ ਤਲਵੰਡੀ ਵਿੱਚ ਜਿਸਨੂੰ ਨਾਨ ਨਨਕਾਣਾ ਸਾਹਿਬ ਹੁਣ ਪਾਕਿਸਤਾਨ ਵਿੱਚ ਹਨ, ਵਿਖੇ ਮਾਤਾ ਤ੍ਰਿਪਤਾ ਦੀ ਕੁੱਖੋਂ ਕੁੱਖੋ ਹੋਇਆ। ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਪਿੰਡ ਦੇ ਪਟਵਾਰੀ ਸਨ। ਗੁਰੂ ਜੀ ਦਾ ਜੀਵਨ ਸੰਬੰਧਿਤ ਕਈ ਗੱਲਾਂ ਉਹਨਾ ਦੇ ਬਚਪਨ ਬਾਰੇ ਇਹ ਰਚੀ ਕਰਦੀਆਂ ਹਨ ਕਿ ਗੁਰੂ ਜੀ ਭੈਣ ਨਾਨਕੀ ਲਈ ਪਿਆਰਾ, ਮਾਤਾ ਤ੍ਰਿਪਤਾ ਜੀ ਦਾ ਮਮਤਾ, ਮਹਿਤਾ ਕਾਲੂ ਜੀ ਦਾ ਬਹੁਤ ਆਪਣੇ ਪੁੱਤਰ ਦੇ ਸਫ਼ਲ ਮੁਢਲੇ ਜੀਵਨ ਵਿੱਚ ਫ਼ਿਕਰ ਆਦਿ ਉਜਾਗਰ ਹੁੰਦੇ ਹਨ। ਇਹਨਾਂ ਤੋਂ ਇਲਾਵਾ ਗੁਰੂ ਜੀ ਦਾ ਗੰਭੀਰ ਸੁਭਾਅ, ਦੁਨੀਆਦਾਰੀ ਦੇ ਕੰਮਾਂ ਵੱਲੋਂ ਬੇਪਰਵਾਹੀ ਸਨ।

ਪੁੱਤਰ ਜੀ ਦਾ ਨਾਮ। ਗੁਰੂ ਨਾਨਕ ਦੇਵ ਜੀ ਨੇ ਜਵਾਨੀ ਵਿੱਚ ਸੁਲਤਾਨਪੁਰ ਲੋਧੀ ਵਿੱਚ ਮੋਦੀਖਾਨੇ ਵਿੱਚ ਨੌਕਰੀਆਂ ਕੀਤੀਆਂ ਪਰ ਆਪਣੇ ਸਮੇਂ ਵਿੱਚ ਉਹਨਾ ਨੇ ਸਧਾਰਨ ਵਿੱਚ ਨਹੀਂ ਲਾਉਣ ਚਾਹੁੰਦੇ।

ਕਈ ਸਾਖੀਆਂ ਪ੍ਰਚਲਿਤ ਹਨ, ਜਿਵੇਂ ਕਿ ਸੱਜਣ ਠੱਗ, ਭਾਈ ਲਾਲੋ, ਕੰਡਾ ਰਾਖਸ਼, ਰਾਖਸ਼, ਮੱਕੇ-ਮਦੀਨੇ ਅਤੇ ਹਰਿਦੁਆਰ ਅਤੇ ਸੰਬੰਧਿਤ ਸਾਖੀਆਂ ਨਾਲ। ਇਹਨਾਂ ਗੁਰੂ ਜੀ ਦੇ ਬਖਸ਼ੀਆਂ ਸ਼ਖ਼ਸੀਅਤਾਂ ਬਖਸ਼ੀਆਂ ਸਖਸ਼ੀਅਤਾਂ ਦੇ ਪਤੇ ਲੱਗਦਾ ਹੈ ਕਿ ਯਾਤਰਾਵਾਂ ਦੌਰਾਨ ਦੌਰਾਨ ਇਹਨਾ ਦਾ ਸਾਥੀ ਆਮ ਤੌਰ ਤੇ ਮਰਦਾਨਾ ਹੁੰਦਾ ਸੀ। ਉਹਨਾ ਦਾ ਹਰ ਧਰਮ ਦੇ ਕੇਂਦਰਾਂ ਉੱਤੇ ਕੋਈ ਧਰਮਾਂ ਦੇ ਮੁਖੀਆਂ ਨਾਲ ਵਿਚਾਰ-ਵਟਾਂ ਵਟਾਂਦਰਾ ਕੀਤਾ। ਉਹ ਆਪਣੀ ਮਨੋਹਰ ਸ਼ਖ਼ਸੀਅਤਾਂ, ਵਿਸ਼ਾਲ ਗਿਆਨ ਅਤੇ ਤਰਕ ਨਾਲ ਲੋਕਾਂ ਨਾਲ ਲੈਂਦੇ ਸਨ। ਉਹਨਾਂ ਦੀਆਂ ਧਰਮ ਦੇ ਉਸੇ ਰੂਪ ਵਿੱਚ ਖੰਡਿਤ ਕੀਤਾ ਉਹਨਾ ਮਨੁੱਖਤਾ ਲਾਹੇਵੰਦ ਨਹੀਂ ਉਹਨਾਂ ਦੀਆਂ ਮੁੱਖ ਗੱਲ ਆਮ ਤੌਰ ਤੇ ਇਹ ਸੀ ਕਿ ਭਲਾ। ਇਸ ਕਰਕੇ ਉਹ ਆਪਣੀਆਂ ਉਦਾਸੀਆਂ ਸਮੇਂ ਕਿਰਤੀ ਲੋਕਾਂ ਦੇ ਘਰਾਂ ਵਿੱਚ ਰਹਿੰਦੇ ਹਨ। ਉਹਨਾਂ ਨੂੰ ਉਪਦੇਸ਼ ਦਿੱਤਾ। ਉਹਨਾਂ ਨੇ ਨਿਡਰ ਹੋ ਕੇ ਵਿਚਾਰ ਦਾ ਪ੍ਰਚਾਰ ਕੀਤਾ। ਅੰਤਰ ਦੌਰਾਨ ਉਹਨਾਂ ਨੇ ਆਪਣੇ ਮੰਤਵ ਵਿੱਚ ਭਾਰਤ ਦੇ ਮੁੱਖ ਸਥਾਨਾਂ ਤੋਂ ਇਰਾਨ ਤਿੱਬਤ, ਲੰਕਾ, ਮੱਕਾ, ਬਗਦਾਦ, ਕੰਧਾਰ, ਕਾਬਲ, ਈਰਾਨ, ਬਲੋਚਿਸਤਾਨ ਆਦਿ ਦੀ ਯਾਤਰਾ ਕੀਤੀ। ਆਪਣੀ ਅੰਤਲੀ ਅਵਸਥਾ ਕਰਤਾਰਪੁਰ ਵਿਖੇ ਆ ਕੇ ਠਹਿਰ ਵਿਖੇ ਠਹਿਰੇ। ਇੱਥੇ ਉਹਨਾਂ ਨੇ ਹੱਥੀਂ ਖੇਤੀ ਵੀ ਕੀਤੀ। ਇੱਥੋਂ ਹੀ ਜੋਤੀ-ਜੋਤ ਸਮਾ ਗਏ। ਇਸ ਤੋਂ ਪਹਿਲਾਂ ਹੀ ਆਪਣੇ ਇੱਕ ਸਿੱਖ ਭਾਈ ਲਹਿਣਾ ਨੂੰ ਗੁਰਗੱਦੀ ਦਿੱਤੀ ਜੋ ਉਦੋਂ ਗੁਰੂ ਅੰਗਦ ਦੇਵ ਜੀ ਦਾ ਨਾਂ ਲੈ ਕੇ ਜਾਏ ਗਏ। ਠੀਕ ਹੈ ਜੀ, ਇੱਕ ਮਹਾਨ ਸਮਾਜ-ਸੁਧਾਰਕ ਗੁਰੂ ਜੀ ਨੇ ਇੱਕ ਮਹਾਨ ਸੁਧਾਰਕ। ਉਹਨਾਂ ਨੇ ਦੱਬੇ-ਕੁਚਲੇ ਲੋਕਾਂ ਦੇ ਹੱਕ ਵਿੱਚ ਅਵਾਜ਼ ਉਠਾਈ। ਉਹਨਾ ਨੇ ਹਰ ਇਸਤਰੀ ਜਾਤੀ ਨਾਲ ਕੀਤੇ ਜਾ ਰਹੇ ਵਿਤਕਰੇ ਵਿਤਕਰੇ ਦੇ ਖਿਲਾਫ਼ ਵਿੱਚ ਆਵਾਜ਼ ਉਠਾਈ ਉੱਥੇ ਸਾਰੀ ਬਾਣੀਆਂ ਰਚੀਆਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਉਹਨਾਂ ਤੋਂ ਬਾਣੀ ਵਿੱਚੋਂ ‘ਜਪੁਜੀ ਸਾਹਿਬ ਅਤੇ ਆਸਾ ਦੀ ਵਾਰ ਹਰ ਰੋਜ਼ ਪੜੀਆਂ ਗਈਆਂ ਜਾਣ ਵਾਲੀਆਂ ਬਾਣੀਆਂ ਹਨ। ਜਦੋਂ ਗੁਰੂ ਜੀ ਦੇ ਬਾਣੀ ਉਚਾਰਦੇ ਸਨ ਤਾਂ ਭਾਈ ਮਰਦਾਨਾ ਉਹਨਾਂ ਦੇ ਰਬਾਬ ਵਜਾਉਂਦੇ ਸੀ। ਮਹਾਨ ਬਾਣੀ ਗੁਰੂ ਜੀ ਦੀ ਇਹ ਸੀ ਕਿ ਉਹਨਾਂ ਦੀ ਬਾਣੀ ਵਿੱਚ ਰੱਬ ਦੇ ਕ੍ਰਿਪਾਲੂ, ਦਿਆਲੂ ਰੂਪ ਵਿੱਚ ਦਰਸਾਇਆ ਗਿਆ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾਂ। ਸ਼ੁਕਰੀਆ ਕਿ ਤੁਹਾਨੂੰ ਇਹ ਬਹੁਤ ਚੰਗਾ ਲੱਗਿਆ ਹੋਣਾ ਕਿ ਮੈਂ ਪੰਜਾਬ ਦਾ ਇਤਿਹਾਸ ਸ਼੍ਰੀ ਗੁਰੂ ਨਾਨਕ ਦੇਵ ਬਾਰੇ ਤੁਹਾਨੂੰ ਦੱਸਿਆ। ਸਤਿ ਸ਼੍ਰੀ ਅਕਾਲ। ਇਹਨਾ ਤੇ ਤੁਸੀਂ ਖੰਡਿਤ ਕਰਨਾ। ਪੰਦ੍ਰ ਅਗਸਤ ਓਮਿਕਾ ਸਦਾ ਭਾਰਤ ਅੰਗ੍ਰੇਜ਼ਾਂ ਦੇ ਕਾਯੀ ਸੋ ਸਾਲ ਘੁਲਮ ਰਿਹਾ ਦੇਸ਼ ਅਜਾਦ ਕਰਨ ਲਾਏ ਦੇਸ਼ ਭਗਤਾਂ ਨੀ ਜਿਲਾਨ ਕਾਤਿਯਾਂ ਤਾਸਿਹ੍ਯ ਚਲੇ ਫਾਂਸਿਯਾਂ ਟੀ ਚਾਢ਼ੇ ਅਖੀਰ ਪੰਦ੍ਰ ਅਗਸਤ ਉਨੀ ਸੋ ਸੰਤਾਲਿਸ ਨੂ ਸਦਾ ਭਾਰਤ ਅੰਗ੍ਰੇਜ਼ਾਂ ਦੇ ਘੁਲਮਿ ਤੋ ਰਿਹਾ ਹੋ ਗਯਾ ਇਸੀ ਕਰ ਕੀ ਪੰਦਰਾਂ ਅਗਸਤ ਦਾ ਦਿਨ ਸਾਡੀ ਜੀਵਨ ਵਿਚ ਬੁਹਤ ਹੇ ਮਹਤਤਾ ਰਖਦਾ ਹੈ। ਤਿਰੰਗਾ ਲੇਹ੍ਰਾਨਾ-ਪੰਦਰਾਂ ਅਗਸਤ ਵਾਲੀ ਦਿਨ ਰਾਜਥਾਨੀ ਦਿੱਲੀ ਵਿਚ ਬੜੀ ਰੌਣਕ ਹੁੰਦੀ ਹੈ ਲੋਗ ਲਾਲ ਕਿਲੇ ਵਿਖੇ ਅਧਿ ਅਧਿ ਰਾਤ ਤੋਂ ਹੀ ਜੁੜ ਕੇ ਬੈਠ ਜਾਂਦੇ ਹਨ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤਿਰੰਗਾ ਲਹਰਾਉਣ ਦੀ ਰਸਮ ਅਦਾ ਕਰਦੇ ਹਨ। ਓਹੋ ਆਪਣੀ ਦੇਸ਼ ਵਾਸਿਯਾਂ ਦੇ ਨਾਮ ਆਇਕ ਪੇਘਾਮ ਜਾਰੀ ਕਰਦੀ ਹਨ। ਸਾਰੀ ਸਾਲ ਦੁਰਾਨ ਦੇਸ਼ ਦੇ ਤਾਰਾਕ਼ੀ ਪਾਰਟੀ ਕਿਤਿਯਾਂ ਕੋਸ਼ਿਸ਼ਾਂ ਦਾ ਵੇਰ੍ਵਾਹ ਲੋਕਾਂ ਸਮਾਨ੍ਯ ਰਖਦੇ ਹਨ ਇਸ ਦਾ ਸਿਧਾ ਪ੍ਰਸਾਰਣ ਟੀ ਵੀ ਰਹੀ ਵਿਖਾਯਾ ਜਾਂਦਾ ਹੈ ਜੇਰੀ ਲੋਗ ਦਿੱਲੀ ਨਹੀ ਜਾ ਸਕਦੇ ਓਹੋ ਆਪਣ ਟੀ ਵੀ ਲਗਾ ਕੀ ਇਸ ਦਾ ਅਨਾਨਾਦ ਮੰਡੇ ਹਨ

ਦੇ ਬਚੇ ਵਖ ਵਖ ਨਾਚ ਅਤੇ ਝਾਕੀਆਂ ਪੇਸ਼ ਕਰਦੇ ਹਨ ਤਿੰਨੇ ਸੈਨਾਵਾਂ ਦੇ ਮੁਖੀ ਤਿਰੰਗੇ ਨੂ ਸਲਾਮੀ ਦਿੰਦੇ ਹਨ ਪਰਦੇਸਾਂ ਦੇ ਪ੍ਰੋਗਰਾਮ ਰਾਜਧਾਨੀ ਦਿੱਲੀ ਤੋ ਇਲਾਵਾ ਦੇਸ਼ ਦੇ ਕੋਨੀ ਕੋਨੀ ਵਿਚ ਏਹੀ ਦਿਨ ਬਾਰੀ ਧੂਮ ਧਾਮ ਨਾਲ ਮਾਨ੍ਯ ਜਾਂਦਾ ਹੈ ਇਸ ਦਿਨ ਸਰਕਾਰੀ ਦਫਤਰਾਂ ਕੋਲ੍ਲੇਗਾਂ ਸ੍ਚੂਲਾਂ ਵਿਚ ਛੁਟੀ ਹੁੰਦੀ ਹੈ ਟਾਕੀ ਲੋਗ ਇਨਾ ਪ੍ਰੋਗਰਾਮਾਂ ਦਾ ਅਨੰਦੁ ਮਨ ਸਕਣ ਹਰ ਆਇਕ ਰਾਜ ਦਾ ਮੁਖ ਮੰਤਰੀ ਟੀ ਹੋਰ ਮੰਤਰੀ ਅਪਨੀ ਅਪਨੀ ਰਾਜੀ ਵਿਚ ਤਿਰਾਨਾਗ ਲੇਹ੍ਰਾਂਡੇ ਹਨ ਸ੍ਚੂਲਾਂ ਦੇ ਪ੍ਰੋਗਰਾਮ ਸ੍ਚੂਲਾਂ ਵਿਚ ਵੇ ਪੰਦ੍ਰ ਅਗਸਤ ਮਨਾਈ ਜਾਂਦੀ ਹੈ ਪਿੰਡਾਂ ਸ਼ੇਹ੍ਰਾਂ ਦੇ ਸਜਨ ਇਸ ਵਿਚ ਸ਼ਾਮਿਲ ਹੁੰਦੇ ਹਨ ਬਚੇ ਦੇਸ਼ ਭਗਤੀ ਦੇ ਗੀਤ ਨਾਟਕ ਆਦਿ ਪੇਸ਼ ਕਰਦੇ ਹਨ ਅੰਤ ਵਿਚ ਵਾਦੀਯਾਠੀਆਂ ਵਿਚ ਲੱਡੂ ਵੰਡੇ ਜਾਂਦੇ ਹਨ। ਆਜ਼ਾਦੀ ਪ੍ਰਤੀ ਸੰਕਲਪ- ਅਜੇ ਅਸੀਂ ਅਜਾਦ ਹਾਂ ਪਰੰਤੂ ਸਾਨੂ ਏਹੀ ਸੰਕਲਪ ਲੇਣਾ ਚਾਹੀਦਾ ਹੈ ਕੀ ਅਸੀਂ ਇਸ ਆਜ਼ਾਦੀ ਨੂ ਬਨਾਯੀ ਰੱਖੀਏ। ਅਪਨੀ ਦੇਸ਼ ਵਿਚੋ ਰਿਸ਼ਵਤ ਖੋਰੀ ਭ੍ਰਿਸ਼ਟਾ ਚਾਰੀ ਨੂ ਖਤਮ ਕਰਨ ਲਾਏ ਕ਼ਾਸਮ ਖਾਏ ਕੁਛ ਸਵਾਰਤੀ ਨੇਤਾ ਦੇਸ਼ ਨੂ ਮੁਰ ਤੂ ਘੁਲਮ ਕਰਨ ਟੀ ਤੁਲੀ ਹੋਏ ਹਨ ਏਹੀ ਜਾਏ ਨੇਤਾਵਾਂ ਦਾ ਸਾਥ ਨਹੀ ਦੇਣਾ ਚਾਹੀਂਦਾ ਇਹੀ ਸਾਡੀ ਦੇਸ਼ ਦੇ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੀ ਗੀ। ਪੰਦਰਾਂ ਅਗਸਤ ਓਮਿਕਾ ਸਾਡਾ ਭਾਰਤ ਅੰਗ੍ਰੇਜ਼ਾਂ ਦੇ ਕਈ ਸੋ ਸਾਲ ਗੁਲਾਮ ਰਿਹਾ ਦੇਸ਼ ਨੂੰ ਅਜਾਦ ਕਰਾਉਨ ਲਏ ਦੇਸ਼ ਭਗਤਾਂ ਨੀ ਜੇਲਾਂ ਕਟਿਆਂ ਤਸੀਹੇ ਝਲੀ ਫਾਂਸਿਯਾਂ ਤੇ ਚੜੇ ਅਖੀਰ ਪੰਦ੍ਰ ਅਗਸਤ ਉਨੀ ਸੋ ਸੰਤਾਲਿਸ ਨੂ ਸਦਾ ਭਾਰਤ ਅੰਗ੍ਰੇਜ਼ਾਂ ਦੇ ਘੁਲਮਿ ਤੂ ਰਿਹਾ ਹੋ ਗਯਾ ਇਸੀ ਕਰ ਕੀ ਪੰਦ੍ਰ ਅਗਸਤ ਦਾ ਦਿਨ ਸਾਡੀ ਜੀਵਨ ਵਿਚ ਬੁਹਤ ਹੀ ਮਹਤਤਾ ਰੱਖਦਾ ਹੈ ਤਿਰੰਗਾ ਲਹਰਾਉਣਾ ਪੰਦ੍ਰ ਅਗਸਤ ਵਾਲੇ ਦਿਨ ਰਾਜਧਾਨੀ ਦਿੱਲੀ ਵਿਚ ਬੜੀ ਰੋਨਕ਼ ਹੁੰਦੀ ਹੈ ਲੋਗ

ਓਹੋ ਆਪਣੀ ਦੇਸ਼ ਵਾਸਿਯਾਂ ਦੇ ਨਾਮ ਆਇਕ ਪੇਘਾਮ ਜਾਰੀ ਕਰਦੀ ਹਨ। ਸਾਰੀ ਸਾਲ ਦੋਰਾਨ ਦੇਸ਼ ਦੇ ਤਾਰਾਕ਼ੀ ਪਾਰਟੀ ਕਿਤਿਯਾਂ ਕੋਸ਼ਿਸ਼ਾਂ ਦਾ ਵੇਰ੍ਵਾਹ ਲੋਕਾਂ ਸਮਾਨ੍ਯ ਰਖਦੇ ਹਨ ਇਸ ਦਾ ਸਿਧਾ ਪ੍ਰਸਾਰਣ ਟੀ ਵੀ ਰਹੀ ਦੇਖਾਯਾ ਜਾਂਦਾ ਹੈ ਜੇਰੀ ਲੋਗ ਦਿੱਲੀ ਨਹੀ ਜਾ ਸਕਦੇ ਓਹੋ ਆਪਣ ਟੀ ਵੀ ਲਗਾ ਕੀ ਇਸਦਾ ਅਨੰਦੁ ਮੰਡੇ ਹਨ ਗੀਤ ਸੰਗੀਤ ਦਾ ਪ੍ਰੋਗਰਾਮ ਪਰਧਾਨ ਮੰਤਰੀ ਜੀ ਦੇ ਤਿਰੰਗਾ ਲੇਹ੍ਰਾਂ ਦੇ ਰਸਮ ਤੋ ਬਾਦ ਰਾਸ਼ਤੀ ਗੀਤ ਗਯਾ ਜਾਂਦਾ ਹੈ ਸ੍ਚੂਲਾਂ ਟੀ ਕੋਲ੍ਲੇਗਾਂ ਦੇ ਬਚੀ ਵਖ ਵਖ ਪੇਸ਼ ਕਰਦੇ ਹਨ ਤਿਨੀ ਸਿਨਾਵਾਂ ਦੇ ਮੁਖੀ ਤਿਰਾਂਗ੍ਯ ਨੂ ਸਿਲਾਮੀ ਦੇਂਦੀ ਹਨ ਪਰਦੇਸਾਂ ਦੇ ਪ੍ਰੋਗਰਾਮ ਰਾਜਧਾਨੀ ਦਿੱਲੀ ਤੋ ਇਲਾਵਾ ਦੇਸ਼ ਦੇ ਕੋਨੀ ਕੋਨੀ ਵਿਚ ਏਹੀ ਦਿਨ ਬਾਰੀ ਧੂਮ ਧਾਮ ਨਾਲ ਮਾਨ੍ਯ ਜਾਂਦਾ ਹੈ ਇਸ ਦਿਨ ਸਰਕਾਰੀ ਦਫਤਰਾਂ, ਕਾਲਜਾਂ, ਸਕੂਲਾਂ ਆਦਿ ਵਿਚ ਛੁਟੀ ਹੁੰਦੀ ਹੈ ਤਾਕੀ ਲੋਗ ਇਨਾ ਪ੍ਰੋਗਰਾਮਾਂ ਦਾ ਅਨੰਦੁ ਮਾਨ ਸਕਣ ਹਰ ਆਇਕ ਰਾਜ ਮੁਖ ਮੰਤਰੀ ਟੀ ਹੋਰ ਮੰਤਰੀ ਅਪਨੀ ਅਪਨੀ ਰਾਜੀ ਵਿਚ ਤਿਰਾਨਾਗ ਲੇਹ੍ਰਾਂਡੇ ਹਨ ਸ੍ਚੂਲਾਂ ਦੇ ਪ੍ਰੋਗਰਾਮ ਸ੍ਚੂਲਾਂ ਵਿਚ ਵੇ ਪੰਦ੍ਰ ਅਗਸਤ ਮਨਾਈ ਜਾਂਦੀ ਹੈ ਪਿੰਡਾਂ ਸ਼ੇਹ੍ਰਾਂ ਦੇ ਇਸ ਵਿਚ ਸ਼ਾਮਿਲ ਹੁੰਦੇ ਹਨ। ਬੱਚੇ ਦੇਸ਼ ਭਗਤੀ ਦੇ ਗੀਤ ਨਾਟਕ ਆਦਿ ਪੇਸ਼ ਕਰਦੇ ਹਨ। ਅੰਤ ਵਿਚ ਵਾਦੀਯਾਠੀਆਂ ਵਿਚ ਲਾਦ੍ਦੋ ਵੰਡੀ ਜਾਂਦੇ ਹਨ। ਆਜ਼ਾਦੀ ਪਾਰਟੀ ਸੰਕਲਪ, ਅਜੇ ਅਸੀਂ ਅਜਾਦ ਹਨ ਪ੍ਰਾੰਤੋ ਸਾਨੂ ਏਹੀ ਸੰਕਲਪ ਲੇਣਾ ਚਾਹੀ ਦਾ ਹੈ ਕੀ ਅਸੀਂ ਇਸ ਆਜ਼ਾਦੀ ਨੂ ਬਨਾਯੀ ਰੱਖੀਏ । ਅਪਨੀ ਦੇਸ਼ ਵਿਚੋ ਰਿਸ਼ਵਤ ਖੋਰੀ ਭ੍ਰਿਸ਼ਟਾ ਚਾਰੀ ਨੂ ਖਤਮ ਕਰਨ ਲਾਏ ਕ਼ਾਸਮ ਖਾਈਏ । ਕੁਛ ਸਵਾਰਤੀ ਨੇਤਾ ਦੇਸ਼ ਨੂ ਮੁਰ ਤੂ ਘੁਲਮ ਕਰਨ ਟੀ ਤੁਲੀ ਹੋਏ ਹਨ। ਅਜਿਹੇ ਨੇਤਾਵਾਂ ਦਾ ਸਾਥ ਨਹੀ ਦੇਣਾ ਚਾਹੀ ਦਾ ਇਹ ਸਾਡੇ ਦੇਸ਼ ਦੇ ਸ਼ਹੀਦਾਂ ਫ਼ਤੇਹ ਸਚੀ ਸ਼੍ਰਧਾਂਜਲੀ ਹੋਵੇਗੀ। ਪੰਦ੍ਰ ਅਗਸਤ ਭੂਮਿਕਾ ਸਦਾ ਭਾਰਤ ਅੰਗ੍ਰੇਜ਼ਾਂ ਦੇ ਕਾਯੀ ਸੋ ਸਾਲ ਘੁਲਮ ਰਿਹਾ ਦੇਸ਼ ਅਜਾਦ ਕਰਨ ਲਾਏ ਦੇਸ਼ ਭਗਤਾਂ ਨੀ ਜਿਲਾਨ ਕਾਤਿਯਾਂ ਤਸੀਹੇ ਚਲੀ ਫਾਂਸਿਯਾਂ ਟੀ ਚਾਰੇ ਅਖੀਰ ਪੰਦ੍ਰ ਅਗਸਤ ਉਨੀ ਸੋ ਸੰਤਾਲਿਸ ਨੂ ਸਦਾ ਭਾਰਤ ਅੰਗ੍ਰੇਜ਼ਾਂ ਦੇ ਘੁਲਮਿ ਤੂ ਰਿਹਾ ਹੋ ਗਯਾ ਇਸੀ ਕਰ ਕੀ ਪੰਦ੍ਸਾਰ ਅਗਸਤ ਦਾ ਦਿਨ ਡੀ ਜੇਵਾਂ ਵਿਚ ਬੁਹਤ ਹੇ ਮਹਤਵ ਰਾਖਤਾ ਹੈ ਤਿਰੰਗਾ ਲੇਹ੍ਰਾਨਾ ਪੰਦ੍ਰ ਅਗਸਤ ਵਾਲੀ ਦਿਨ ਰਾਸ਼੍ਤਾਨੀ ਦਿੱਲੀ ਵਿਚ ਬਾਰੀ ਰੋਨਾਕ਼ ਹੁੰਦੀ ਹੈ ਲੋਗ ਲਾਲ ਕੀਲੀ ਵਿਸ਼ੇ ਅਧਿ ਅਧਿ ਰਾਤ ਤੋ ਹੇ ਜੁਰ ਕੀ ਬੇਤਹ ਜਾਂਦੇ ਹਨ ਸਾਡੀ ਦੇਸ਼ ਦੇ ਪਰਧਾਨ ਮੰਤਰੀ ਤਿਰੰਗਾ ਲੇਹ੍ਰਾਂ ਦੇ ਰਸਮ ਅਦਾ ਕਰਦੇ ਹਨ ਓਹੋ ਆਪਣੀ ਦੇਸ਼ ਵਾਸਿਯਾਂ ਦੇ ਨਾਮ ਆਇਕ ਪੇਘਾਮ ਜਾਰੀ ਕਰਦੀ ਹਨ ਸਾਰੀ ਸਾਲ ਦੋਰਾਨ ਦੇਸ਼ ਦੇ ਤਾਰਾਕ਼ੀ ਪਾਰਟੀ ਕਿਤਿਯਾਂ ਕੋਸ਼ਿਸ਼ਾਂ ਦਾ ਵੇਰ੍ਵਾਹ

ਗੀਤ ਸੰਗੀਤ ਦਾ ਪ੍ਰੋਗਰਾਮ ਪਰਧਾਨ ਮੰਤਰੀ ਜੀ ਦੇ ਤਿਰੰਗਾ ਲਹਿਰੋਨ ਦੇ ਰਸਮ ਤੋ ਬਾਦ ਰਾਸ਼ਟਰੀ ਗੀਤ ਗਯਾ ਜਾਂਦਾ ਹੈ ਸ੍ਚੂਲਾਂ ਟੀਕਾਲਜਾਂ ਦੇ ਬੱਚੇ ਵਖ ਵਖ ਨਾਚ ਅਤੇ ਝਾਕੀਆਂ ਪੇਸ਼ ਕਰਦੇ ਹਨ। ਤਿਨੀ ਸੇਨਾਵਾਂ ਦੇ ਮੁਖੀ ਤਿਰੰਗੇ ਨੂ ਸਿਲਾਮੀ ਦੇਂਦੀ ਹਨ। ਪਰਦੇਸਾਂ ਦੇ programme ਰਾਜਧਾਨੀ ਦਿੱਲੀ ਤੋ ਇਲਾਵਾ ਦੇਸ਼ ਦੇ ਕੋਨੀ ਕੋਨੀ ਵਿਚ ਏਹੀ ਦਿਨ ਬਾਰੀ ਧੂਮ ਧਾਮ ਨਾਲ ਮਾਨ੍ਯ ਜਾਂਦਾ ਹੈ ਇਸ ਦਿਨ ਸਰਕਾਰੀ ਦਫਤਰਾਂ ਕੋਲ੍ਲੇਗਾਂ ਸ੍ਚੂਲਾਂ ਆਦਿ ਵਿਚ ਛੁਟੀ ਹੁੰਦੀ ਹੈ ਤਾ ਕੀ ਲੋਗ ਇਨਾ ਪ੍ਰੋਗਰਾਮਾਂ ਦਾ ਅਨੰਦੁ ਮਨ ਸਕਣ

ਪਿੰਡਾਂ, ਸਹਿਰਾ ਦੇ ਇਸ ਵਿਚ ਸ਼ਾਮਿਲ ਹੁੰਦੇ ਹਨ। ਬੱਚੇ ਦੇਸ਼ ਭਗਤੀ ਦੇ ਗੀਤ ਨਾਟਕ ਆਦਿ ਪੇਸ਼ ਕਰਦੇ ਹਨ। ਅਨਤ ਵਿਚ ਵਿਦ੍ਯਾਥਿਯਾਂ ਵਿਚ ਲੁਦ੍ਦੋ ਵੰਡੇ ਜਾਂਦੇ ਹਨ ਆਜ਼ਾਦੀ ਪਾਰਟੀ ਸੰਕਲ ਅਜੇ ਅਸੀਂ ਅਜਾਦ ਹਨ ਪ੍ਰਾੰਤੋ ਸਾਨੂ ਏਹੀ ਸੰਕਲ ਲੇਣਾ ਚਾਹੀ ਦਾ ਹੈ ਕੀ ਅਸੀਂ ਇਸ ਆਜ਼ਾਦੀ ਨੂ ਬਨਾਯੀ ਰਾਖਏ ਅਪਨੀ ਦੇਸ਼ ਵਿਚ ਰਿਸ਼ਵਤ ਖੋਰੀ ਭ੍ਰਿਸ਼ਟਾ ਚਾਰੀ ਨੂ ਖਤਮ ਕਰਨ ਲਾਏ ਕ਼ਾਸਮ ਖਾਏ ਕੁਛ ਸਵਾਠੀ ਨੇਤਾ ਦੇਸ਼ ਨੂ ਮੁਰ ਕੀ ਘੁਲਮ ਕਰਨ ਟੀ ਤੁਲੀ ਹੋਏ ਹਨ ਏਹੀ ਜਾਏ ਨੇਤਾਵਾਂ ਦਾ ਸਾਥ ਨਹੀ ਦੇਣਾ ਚਾਹੀ ਇਹੀ ਸਾਡੀ ਦੇਸ਼ ਦੇ ਸ਼ਹੀਦਾਂ ਪਾਰਟੀ ਸੂਚੀ ਸ਼ਰਧਾ ਹੋਵੀ ਗੀ ਪੰਦ੍ਰ ਅਗਸਤ ਓਮਿਕਾ ਸਦਾ ਭਾਰਤ ਅੰਗ੍ਰੇਜ਼ਾਂ ਦੇ ਕਾਯੀ ਸੋ ਸਾਲ ਘੁਲਮ ਰਿਹਾ ਦੇਸ਼ ਅਜਾਦ ਕਰਨ ਲਾਏ ਦੇਸ਼ ਭਗਤਾਂ ਨੀ ਜਿਲਾਨ ਕਾਤਿਯਾਂ ਤਾਸਿਹ੍ਯ ਚਲੀ ਫਾਂਸਿਯਾਂ ਟੀ ਚਢ਼ੀ ਅਖੀਰ ਪੰਦ੍ਰ ਅਗਸਤ ਉਨੀ ਸੋ ਸੰਤਾਲਿਸ ਨੂ ਸਦਾ ਭਾਰਤ ਅੰਗ੍ਰੇਜ਼ਾਂ ਦੇ ਘੁਲਮਿ ਤੋ ਰਿਹਾ ਹੋ ਗਯਾ ਇਸੀ ਕਰ ਕੀ ਪੰਦ੍ਰ ਅਗਸਤ ਦਾ ਦਿਨ ਸਾਡੀ ਜੇਵੇਂ ਵਿਚ ਬੁਹਤ ਹੇ ਮਹਤਵ ਰਖਦਾ ਹੈ ਤਿਰੰਗਾ ਲੇਹ੍ਰਾਨਾ ਪੰਦ੍ਰ ਅਗਸਤ ਵਾਲੀ ਦਿਨ ਰਾਸ੍ਤਾਨੀ ਦਿੱਲੀ ਵਿਚ ਬੜੀ ਰੋਨਾਕ਼ ਹੁੰਦੀ ਹੈ ਲੋਗ ਲਾਲ ਕੀਲੀ ਵਿਸ਼ੇ ਅਧਿ ਅਧਿ ਰਾਤ ਤੋਂ ਹੀ ਜੁੜ ਕੇ ਬੈਠ ਜਾਂਦੇ ਹਨ। ਸਾਡੇ ਦੇਸ਼ ਦੇ ਪਰਧਾਨ ਮੰਤਰੀ ਤਿਰੰਗਾ ਲਹਿਰਾਉਂਦੀ ਰਸਮ ਅਦਾ ਕਰਦੀ ਹਨ। ਓਹੋ ਆਪਣੀ ਦੇਸ਼ ਵਾਸਿਯਾਂ ਦੇ ਨਾਮ ਆਇਕ ਪੇਘਾਮ ਜਾਰੀ ਕਰਦੀ ਹਨ ਸਾਰੀ ਸਾਲ ਦੁਰਾਨ ਦੇਸ਼ ਦੇ ਤਾਰਾਕ਼ੀ ਪਾਰਟੀ ਕਿਤਿਯਾਂ ਕੋਸ਼ਿਸ਼ਾਂ ਦਾ ਵੇਰ੍ਵਾਹ ਲੋਕਾ ਸੰਨੀ ਰਖਦੇ ਹਨ ਇਸ ਦਾ ਸਿਧਾ ਪ੍ਰਸਾਰਣ ਭਾਈ ਇੱਕ ਵਾਰੀ ਮਨਮੋਹਣੀ ਤੀਵੀਂ ਤੇ ਮਾਇਆ। ਉਹ ਉੱਥੇ ਲੜ ਪਏ। ਉਹ ਕਹੇ ਮੈਂ ਰੱਖਣੀ ਆ। ਉਹ ਕਹੇ ਮੈਂ ਰੱਖਣੀ ਆ। ਉਹ ਆਂਹਦੇ ਵੀ ਇਹ ਤੁਸੀਂ ਨਾ ਕੰਮ ਕਰੋ, ਲੋਕਾਂ ਨੇ ਇਉਂ ਕਹਿਣਾ ਵੀ।